ਤਰੈਠ ਛੈ ਸੌ ਉਨੱਤੀ ਇਕਾਨਵੇਂ ਅੱਠ ਸੌ ਸਤੱਤਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੈ ਇੱਥੇ ਤੁਸੀਂ ਲੈਣ ਲਈ ਜਾ ਸਕਦੇ ਹਾਂ।

ਉਵੇਂ ਦਾ ਇੱਕ ਕਿਲਾ ਨਜ਼ਰ ਆ ਰਿਹਾ ਦੇਖ ਸਕਦੇ ਆ ਇਥੇ ਦਾ ਮਾਹੌਲ ਬਹੁਤ ਵਧੀਆ ਹੈਗਾ ਆ।

ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆਉਣ ਡੀਆ ਤੁਸੀਂ ਦੇਖ ਸਕਦੇ ਹੋ ਇੱਕ ਚਰਚ ਦਾ ਵਿਊ ਨਜਰ ਆਉਂਦੇ ਆ।

ਤੇ ਏਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆਉਂਦਯਾ ਤੁਸੀਂ ਦੇਖ ਸਕਦੇ ਹ ਇੱਕ ਘਰ ਦਾ ਵਿਊ ਨਜਰ ਆ ਰਿਹਾ ਕਮਰਾ ਤਿਆਰ ਹੋ ਰਿਹਾ ਆ।

ਦੇਖ ਸਕਦੇਆਂ ਜੇਹੜੇ ਮਜ਼ਦੂਰ ਆ ਕੰਮ ਕਰਦੇ ਪਏਆ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ ਨਜ਼ਰ ਆਂਦੇਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਨ ਦੀਆ ਤੁਸੀਂ ਦੇਖ ਸਕਦੇ ਹ ਬੱਸ ਸਟੈਂਡ ਦਾ ਵੀ ਵਿਊ ਆਨ ਦੀਆ ਤੇ ਬੱਸ ਖੜੀ ਹੋਈ ਨਜ਼ਰ ਆ ਰਹੀ ਆ।

ਤੇ ਏੱਥੇ ਤੁਸੀਂ ਡੈਕੋਰੇਟ ਕਰਾ ਸਕਦੇ ਹੋਂ ਜਿਵੇਂ ਬਰਡੇ ਪਾਰਟੀ ਹੋਗੀ ਡੀ_ਜੇ ਸਾਊਂਡ ਹੋ ਗਏ ਲਾਈਟਿੰਗ ਹੋ ਗਈ ਫੋਟੋਗ੍ਰਾਫੀ ਵੀਡੀਓ ਫਿਲਮਿੰਗ ਪ੍ਰੀ ਵੈਡਿੰਗ ਸ਼ੂਟ ।

ਤੁਸੀਂ ਇਥੇ ਵਿਜਿਟ ਕਰ ਸਕਦੇ ਆ ਤੇ ਆਈਸਕ੍ਰੀਮ ਲੈ ਸਕਦੇ ਜਿਵੇਂ ਕਿ ਇਥੋਂ ਬਹੁਤ ਸਾਰੀਆਂ ਆਈਸਕ੍ਰੀਮ ਤੁਹਾਨੂੰ ਮਿਲ ਸਕਦੀਆਂ ਬਟਰ ਸਕੋਚ --

ਇਸ ਪਿਕਚਰ ਵਿੱਚ ਜੇਹੜਾ ਵਿਊਹ ਨਜ਼ਰ ਆਂਦੇਯਾ ਹੈ ਤੁਸੀਂ ਦੇਖ ਸਕਦੇ ਹਾਂ ਏਵੀ ਇੱਕ ਇਲੈਕਸ਼ਨ ਦਾ ਵਿਊਹ ਨਜ਼ਰ ਆਂਦੇਯਾ ਹੈ।

ਤੇ ਦੇਖ ਸਕਦੇ ਆਂ ਕੁਝ ਕ ਲੋਕਾਂ ਨੇ ਵੋਟ ਪਾਈ ਹੋਈ ਐ ਤੇ ਕੁਝ ਪਾਉਣ ਦੀ ਤਿਆਰੀ ਚ ਆ।

ਤੇ ਦੇਸ਼ ਖੁਸ਼ਹਾਲ ਤੁਸੀਂ ਇਥੇ ਵਿਜਿਟ ਕਰ ਸਕਦੇ ਆਂ ਇਥੋਂ ਤੁਸੀਂ ਕੋਈ ਆਪਣੀ ਫਸਲਾਂ ਦੇ ਲਈ।

ਪਾਣੀ ਵੀ ਬਹੁਤ ਹੀ ਸੋਹਣਾ ਆ। ਦੇਖ ਸਕਦੇ ਆ ਆਸੇ ਪਾਸੇ ਪੌੜੀਆਂ ਬਣੀਆਂ ਹੋਈਆਂ ਰਸਤਾ ਹੈਗਾ ਆ।

ਤੇ ਹਰਿਆਲੀ ਵਾਲਾ ਵਾਤਾਵਰਨ ਪੇੜ ਪੋਦੇ ਲੱਗੇ ਹੋਏ ਆ ਦਰਖਤ ਲੱਗੇ ਹੋਏ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਨ ਡਿਆ ਤੁਸੀਂ ਦੇਖ ਸਕਦੇ ਨਮਕੀਨ ਦੇ ਪੈਕਟਾਂ ਦਾ ਵਿਊ ਨਜ਼ਰ ਆਨ ਡਿਆ।

ਫਸਿਲਟੀਜ਼ ਹੈਗੀਆ ਐੱਮ_ਐੱਸ_ਸੀ ਤੇ ਬੀ_ਐੱਸ_ਸੀ ਫਿਊਚਰ ਔਪਸ਼ਨਸ --

ਸਰਸਵਤੀ ਮਾਤਾ ਜੀ ਦੀ ਮੂਰਤੀ ਪਈ ਆ ਤੇ ਫੋਟੋਆਂ ਲੱਗੀਆਂ ਹੋਈਆਂ ਸੋਫੇ ਲੱਗੇ ਹੋਏ ਆ ਜੋ ਵੀ ਬਹੁਤ ਹੀ ਵਧੀਆ ਆ।

ਕਲਾਸ ਦੇ ਅੰਦਰ ਜਿਵੇਂ ਕੀ ਦੇਖ ਸਕਦੇ ਹਾਂ ਚੇਅਰ ਵਗੈਰਾ ਲੱਗੀਆਂ ਹੈਂ ਡੈਸਕ ਲੱਗੇ ਹੋਇਆ ਟੇਬਲ ਲੱਗੇ ਹਨ ਬਹੁਤ ਹੀ ਵਧੀਆ ਏੱਥੇ ਦਾ ਮਾਹੌਲ ਆ।

ਦੇਖ ਸਕਦੇ ਆ ਵੀ ਪਿੱਲਰ ਬਣਾਏ ਆ ਤੇ ਇੱਥੇ ਤਿਆਰੀਆਂ ਜ਼ੋਰਾਂ-ਸ਼ੋਰਾਂ ਤੇ ਆ।

ਆਫਿਸ ਦੇ ਅਂਦਰ ਦੇਖ ਸਕਦੇ ਹੈ ਜੇੜੀ ਫੋਟੋ ਲਗਾਇ ਆ ਬਹੁਤ ਸੋਨੀ ਆ ਸ਼੍ਰੀ ਕਿਸ਼ਨ ਤੇ ਰਾਧਾ ਮਾਤਾ ਦੀ ਆ।

ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆਉਣ ਡਿਆ ਤੁਸੀਂ ਦੇਖ ਸਕਦੇ ਇੱਕ ਲਾਈਟਿੰਗ ਸ਼ੋਪ ਦਾ ਵਿਊ ਹੈਗਾ ਆ।

ਤੇ ਇੱਥੇ ਤੁਸੀਂ ਆਪਣੇ ਆ ਕੇ ਟੈਟੂ ਬਣਵਾ ਸਕਦੇ ਆਂ ਤੇ ਨਾਲ ਜਿਹੜਾ ਸਾਈਨ ਬੋਰਡ ਆ ਫੋਰੇਨ ਐਕਸਚੇਂਜ ਦਾ ਵੀ ਹੈਗਾ ਐ ਇੱਥੋਂ ਤੁਸੀਂ ਮਨੀ ਵਗੈਰਾ ਐਕਸਚੇਂਜ ਕਰ ਸਕਦੇ ਆਂ।